ਤੇ ਬਹੁਤ ਸਾਰੇ ਇੱਥੇ ਪੇੜ ਲੱਗੇ ਹੋਏ ਨੇ ਇੱਥੇ ਬਹੁਤ ਜਿਆਦਾ ਲੋਕ ਇੰਜੋਏ ਕਰ ਕਰ ਰਹੇ ਹੈ।

ਇਥੇ ਲੋਕ ਡਾਕ ਜਮਾ ਕਰਾਂਨ ਆਉਂਦੇ ਨੇ ਇਹ ਡਾਕ ਘਰ ਬੋਹਤ ਹੀ ਸੁਰਕਸ਼ਿਤ ਜਗਹ ਤੇ ਬਨਯਾ ਹੋਯਾ ਹੈ।

ਸਾਹਮਣੇ ਦੋ ਸੋਫੇ ਪਏ ਹੋਏ ਨੇ ਜਿਸ ਦਾ ਕਲਰ ਸਕਾਈਬਲੂ ਕਲਰ ਹੈ ਤੇ ਵਾਈਟ ਕਲਰ ਐ।

ਟੇਬਲ ਟੇਬਲ ਦੇ ਉੱਤੇ ਬਹੁਤ ਸਾਰੇ ਬੁੱਕਸ ਪਈ ਆ ਔਰ ਸਾਹਮਣੇ ਇੱਕ ਬੈਨਰ ਲੱਗਿਆ ਜਿਸ ਦੇ ਨਾਲ ਲਿਖਿਆ ਗੁਰੂ ਕੁਲ--

ਜਾਗਰਣ ਦੇ ਵਿੱਚ ਸ਼ਿਵ ਜੀ ਭਗਵਾਨ ਦੀ ਫੋਟ ਮੂਰਤੀ ਐ ਹਨੁਮਾਨ ਜੀ ਦੀ ਐ ਮਾਤਾ ਦੀ ਐ ਅਤੇ ਹੋਰ ਵੀ ਕਈ ਸਾਰੀਆਂ ਮੂਰਤੀਆਂ ਹਨ।

ਤੇ ਸਾਹਮਣੇ ਸੜਕ ਜਾਂਦੀ ਹੈ ਸੜਕ ਤੇ ਦੋ ਕਾਰਾਂ ਹੈਂ ਦੋ ਕਾਰਾਂ ਦੇ ਅੱਗੇ ਬਹੁਤ ਸਾਰੇ ਲੋਕ ਖੜੇ ਹੋਏ ਨੇ।

ਇਹ ਇੱਕ ਸਕੂਲ ਹੈ ਸਕੂਲ ਦੇ ਵਿੱਚ ਚਾਰ ਬੱਚੇ ਨੇ ਜਿਹੜੇ ਕਿ ਡਾਂਸ ਕਰ ਰਹੇ ਨੇ।

ਹੋਰ ਵੀ ਲਿਖਿਆ ਹੋਇਆ ਮੋਰ ਸਾਹਮਣੇ ਹੀ ਇੱਕ ਬੋਰਡ ਐ ਜਿਸ ਦੇ ਉੱਤੇ ਇੰਟਰਨੈਸ਼ਨਲ ਇਮੀਗਰੇਸ਼ਨ ਲਿਖਿਆ ਹੋਇਆ ਐ।

ਅਤੇ ਇਥੇ ਬਹੁਤ ਸਾਰੇ ਕਿਨੂੰ ਨੀਚੇ ਵੀ ਡਿੱਗੇ ਹੋਏ ਨੇ ਦੂਰ ਤੱਕਣ ਬਹੁਤ ਸਾਰੇ ਪੇੜ ਨੇ ਜਿੰਨਾਂ ਉੱਤੇ ਕਿਹਨੂੰ ਲੱਗੇ ਹੋਏ--

ਇਸ ਸ਼ੋਪ ਦੇ ਵਿੱਚ ਕਈ ਸਾਰੇ ਲੜੀਆਂ ਲਟਕੀਆਂ ਹੋਈਆਂ ਹਨ ਕੋਈ ਸ਼ੈਂਪੂ ਦੀ--

ਇੱਥੇ ਇੱਕ ਬੰਦਾ ਪਾਈਪ ਲਾ ਕੇ ਖੜਾ ਹੈ ਜੋ ਕੀ ਇੱਕ--

ਇਹ ਇੱਕ ਮੰਡੀ ਹੈ ਇਸ ਵਿੱਚ ਬਹੁਤ ਸਾਰੀ ਕਣਕ ਨੀਚੇ ਵਿਸੀ ਹੋਈ ਹੈ ਤੇ ਸਾਡਾ ਤੇ ਬਹੁਤ ਸਾਰੇ ਕਣਕ ਵਾਲੇ ਗੱਟੇ ਪਏ ਹੋਏ ਨੇ।

ਤੇ ਨਾਲ ਹੀ ਇੱਕ ਮੰਜਾ ਹੈ ਤੇ ਨਾਲ ਹੀ ਇੱਕ ਟਰੈਕਟਰ ਟਰਾਲੀ ਐ।

ਪਲਾਸਟਿਕ ਦੀ ਬੋਤਲ ਪਈ ਹੈ ਤੇ ਬਹੁਤ ਹੀ ਸਾਰਾ ਸਮਾਨ ਪਿਆ ਹੋਇਆ ਹੈ।

ਇਸ ਪਾਰਕ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਸ ਵਿੱਚ ਕਈ ਲੇਡੀਜ ਐ।

ਤੇ ਇੱਥੇ ਕਈ ਤਰੀਕੇ ਦੇ ਕਰਟਣ ਲੱਗੇ ਹੋਏ ਨੇ ਤੇ ਕਮਰਾ ਬਹੁਤ ਹੀ ਸੋਹਣਾ ਲੱਗ ਰਿਹਾ।